ਉਹ ਪਿਛੇ ਨੀਂ ਹਟੇਗੀ ਉਹ ਫੇਰ ਵੀ ਕੋਈ ਨਾ ਚਾਲ ਖੇਡ ਕੇ ਦਿਖਾਦੇਗੀ ਹਾਂ ਜਿਹੜਾ ਬੰਦੇ ਦਾ ਇੰਨਾ ਮਤਲਬ ਕੀ ਦਿਮਾਗ ਤੇਜ ਆ ਉਹ ਕੁੱਝ ਵੀ ਕਰ ਸਕਦਾ ਭੈਣ ਦੀ ਦੁਸ਼ਮਣ ਬਣ ਸਕਦੀ ਆ ਆਪਣੇ ਘਰ ਚ ਅੱਗ ਲਾ ਸਕਦੀ ਆ ਉਹਨੂੰ ਇਹ ਨੀਂ ਪਤਾ ਹੈਗਾ ਮੇਰੇ ਘਰ ਚ ਮੇਰੇ ਮੋਸਾ ਜੀ ਅੰਦਰ ਪਏ ਨੇ ਅੱਗ ਲੱਗਾ ਕੇ ਉਹ ਖੁਦ ਨੂੰ ਆਪਣੇ ਆਪ ਨੂੰ ਬਚਾ ਲੈਂਦੀ ਏ ਤੇ ਉਹ ਬਾਹਰ ਨਿਕਲ ਆਂਦੀ ਏ

ਨੀਂ ਆਉਂਦਾ ਕੀ ਅੱਗ ਲਗਾਉਣ ਦਾ ਉਹਦਾ ਕੀ reason ਸੀਗਾ ਫੇਰ ਉਸ ਤੇ ਬਾਅਦ ਜਦੋਂ ਉਹਨੇ ਅੱਗ ਲਗਾਈ ਉਹਨੂੰ ਉਹਨੂੰ ਸਾਰੇ ਨੂੰ ਇਮਲੀ ਨੂੰ ਪਤਾ ਲੱਗ ਗਿਆ ਕਿਉਂਕਿ ਜਿਹੜੇ ਉਹਦੀ ਮੋਸੀ ਤੇ ਉਹਦੇ ਅਹ ਕੀ ਕਹਿਨੇ ਏ ਭੂਆ ਜੀ ਸੀ ਉਹ market ਗਏ ਸੀ ਚੀਲੀ ਦੀ ਵਿਆਹ ਦੀ ਸ਼ਾਦੀ ਦੀ shopping ਕਰਨ ਲਈ

ਜਦੋਂ ਇਮਲੀ ਨੂੰ ਪਤਾ ਲੱਗਦਾ ਤਾਂ ਇਮਲੀ ਆਪਣੇ ਸੁਸਰਾਲ ਤੋਂ ਮਤਲਬ ਕੀ ਆਪਣੇ ਘਰ ਆਂਦੀ ਏ ਭੱਜੀ ਭੱਜੀ ਜਦੋਂ ਉਹਨੂੰ ਪਤਾ ਲੱਗਦਾ ਕੀ ਉਹਦੇ ਮੋਸਾ ਜੀ ਅੰਦਰ ਨੇ

ਚੀਰੀ ਨੂੰ ਕੁੱਝ ਹੋ ਜਾਂਦਾ ਉਹ ਮੋਸਾ ਜੀ ਨੂੰ ਤੇ ਆਟੋ ਤੇ ਉਹ ਤਾਂ ਕਹਿੰਦੇ ਏ ਮੋਸਾ ਜੀ ਨੂੰ ਬਚਾਣ ਚਲੇ ਜਾਂਦੇ ਏ ਚੀਲੀ ਪਹਿਲਾਂ ਈ ਬਾਹਰ ਹੁੰਦੀ ਏ

ਅੱਗ ਵੀ ਤਾਂ ਲਾਈ ਉਹਦੀ ਨਾਨੀ ਨੇ ਉਹਨੂੰ ਇਹ ਮੱਤ ਦਿੱਤੀ ਸੀ ਵੀ ਤੂੰ ਘਰ ਤੇ ਅੱਗ ਲੱਗਾ ਦੇ ਵੀ ਤੈਨੂੰ ਤਾਂ ਉਹਦੇ ਘਰ ਰਹਿਣ ਦੀ ਜਗ੍ਹਾ ਮਿਲਣੀ ਐ ਠੀਕ ਐ ਠੀਕ ਐ ਵੀ ਮਤਲਬ ਕੀ

ਘਰ ਚੱਲ ਜਾ ਵੀ ਉਹਦੀ ਨਾਨੀ ਵੀ ਉਹਨੂੰ ਕਹਿਣਾ ਚਾਉਂਦੀ ਏ ਕਿ ਇੱਕ ਇੱਕ

ਉਹ ਪਟ ਕੇ ਦੂਸਰੀ ਦਾ ਘਰ ਵਸਾਉਣਾ ਚਾਉਂਦੀ ਏ ਵੀ ਨਾਨੀ

ਨੂੰ ਪਿਆਰ ਨੀ ਕਰਦੀ ਇਮਲੀ ਨਾਲ ਨਫਰਤ ਕਰਦੀ ਏ ਉਹ

ਤੇ ਅਸੀਂ ਬੱਸ ਇਸ ਨੂੰ ਇਹ serial ਵਿੱਚ ਵੀ ਉਹੀ ਓ ਗੱਲ ਆ ਗੀ ਕਿ ਜਿਹੜਾ ਸੱਚਾ ਹੁੰਦਾ ਏ ਜਾਂ ਜਿਹੜਾ ਹਨਾ ਸਭ ਦੀ ਕਦਰ ਕਰਦਾ

ਉਹਦੀ ਕਦਰ ਕੋਈ ਨੀ ਕਰਦਾ ਹੈਗਾ ਉਹਨੂੰ ਹਰ ਇੱਕ ਕੋਈ ਇਨਸਾਨ ਹਰ ਇੱਕ ਇਨਸਾਨ ਗਲਤ ਸਮਝ ਦਾ ਐ

ਮਤਲਬ ਕਿ ਹੁਣ ਤੱਕ ਝੂਠ ਬੋਲ ਬੋਲ ਕੇ ਆਪਣੀ life ਇੱਥੇ ਤੱਕ ਲੈ ਕੇ ਆਏ ਆ ਹੁਣ ਉਹੀ ਝੂਠ ਮੈਂ ਸੱਚ ਚ ਬਦਲ ਕੇ ਦਿਖਾਉਗੀ

ਵੀ ਚਲੋ ਠੀਕ ਆ ਮੰਨਿਆ ਕਿ ਮੇਰੀ ਸਚਾਈ ਤੇ ਕਿਸੇ ਨੂੰ ਯਕੀਣ ਨੀ ਹੈਗਾ ਤੁਹਾਡੇ ਹੀ ਤਰੀਕੇ ਨਾਲ ਤੁਹਾਨੂੰ ਤੁਹਾਡੇ ਅਸਲੀ ਰੂਪ ਦਿਖਾਉਗੀ ਵੀ ਤੁਸੀਂ ਹੈ ਕਿ ਚੀਜ਼ ਆ ਹਾਂ ਤੇ ਜਿਵੇਂ ਉਹਨੂੰ

ਕੁੱਝ ਕਰ ਸਕਣ ਤੇ ਮੈਂ ਵੀ ਆਪਣੇ ਲੈ ਕੁੱਝ ਕਰਾ ਹੁਣ ਜੇ ਉਹ ਕੁੱਝ ਆਪਣੇ

ਕਰੇਗੀ ਤਾਂ ਫੇਰ ਉਹਦੇ ਖਿਲਾਫ਼ ਵੀ ਸਾਰੇ ਹੋ ਜਾਣਗੇ

ਹਾਂਜੀ ਹੋਰ ਤੁਸੀਂ ਮਤਲਬ ਕੀ serial ਚ ਤੁਹਾਨੂੰ interest ਪਿਆ

ਹਰ ਇੱਕ ਇਨਸਾਨ ਨੂੰ ਇੱਦਾਂ ਹੀ ਹਰ real life ਚ ਵੀ serial ਚ ਵੀ ਹੁਣ ਜੇ ਇੱਦਾਂ ਹੀ ਹੁੰਦਾ ਜਿਹੜਾ ਬੰਦਾ ਸੱਚਾ ਸਹੀ ਹੁੰਦਾ ਐ ਉਹਦੀ ਉਹਨੂੰ ਉਹਦੀ ਕੋਈ ਕਦਰ ਨੀ ਪਾਉਂਦਾ ਹੈਗਾ

ਇਸ ਕਰਕੇ ਮੇਰਾ ਇਸ serial ਚ interest ਬਣ ਗਿਆ ਏ ਕੇ ਮੈਂ ਇਸ serial ਨੂੰ ਦੇਖਾ ਹਾਂਜੀ ਉਹੀ ਤਾਂ ਗੱਲ ਆ ਗਈ ਦੇਖੋ real life ਚ ਜਿਹੜਾ ਇਨਸਾਨ ਸੱਚਾ ਹੋਊਗਾ ਉਹਦੀ ਕਦੇ ਨੀ ਕੋਈ ਕਦਰ ਕਰੂਗਾ ਤੇ ਨਾ ਉਹਦੇ ਨਾ ਕਦੇ ਕੋਈ ਗੱਲ ਸੁਨੂੰ ਗਾ ਪਰ ਜਿਹੜਾ ਝੂਠ ਬੋਲਦਾ ਹੋਊਗਾ ਉਹਦਾ ਹਰ ਇੱਕ ਇਨਸਾਨ ਅੱਖ ਬੰਦ ਕਰਕੇ ਵਿਸ਼ਵਾਸ਼ ਕਰਦਾ ਵਿਸ਼ਵਾਸ਼ ਕਰਣ ਤੱਕ ਹੁੰਦਾ ਸਹੀ ਗੱਲ ਐ ਇਹੀ

ਆਪਾਂ ਹੁਣ life ਚ ਇਹੀ ਹੋ ਰਿਹਾ ਸਭ ਦੇ ਨਾਲ ਸਹੀ ਐ ਹੁਣ ਤਾਂ ਕੋਈ ਫਰਕ ਨੀ ਹੈਗਾ serial ਹੋਵੇ ਭਾਵੇ real life ਹੋਵੇ same ਈ ਚੱਲਦਾ ਪਿਆ ਸਭ ਕੁੱਛ ਹਮ ਹਾਂਜੀ

ਤੇ life ਚ ਮਤਲਬ ਕੋਈ ਫਰਕ ਨੀ ਹੈਗਾ ਜਿਵੇਂ ਜਿਵੇਂ ਆਪਾਂ serial ਚ ਦੇਖੀ ਜਾਨੇ ਆ ਉਵੇਂ ਉਵੇਂ ਆਪਣੀ real life ਚ ਹੁੰਦਾ ਹੋਰ ਯਾਰ ਅੱਜਕਲ ਦੇ ਸਮਾਜ ਵਿੱਚ ਇੱਦਾਂ ਈ ਐ

ਅੱਜਕਲ ਇੱਦਾਂ ਈ ਹੋ ਰਿਹਾ ਜੋ ਕੁੱਝ serial ਉਸ ਅਹ serial ਵੀ ਸਾਇਦ ਉਸੇ ਤਰ੍ਹਾਂ ਹੀ ਦਿਮਾਗ ਨਾਲ ਸੋਚੀ ਜਾਂਦੇ ਨੇ

ਉਸੇ ਤਰ੍ਹਾਂ ਈ ਦਿਮਾਗ ਦੇ ਨਾਲ ਜਿਸ ਤਰ੍ਹਾਂ ਆਪਣੀ life ਚ ਹੋ ਰਿਹਾ ਉਹ ਦਿਮਾਗ ਦਾ ਫੁਰਨਾ ਜਿਹੜਾ ਹੁੰਦਾ ਕੇ ਉਹ serial

ਅੱਗੇ ਤੇ ਅੱਗੇ ਇਹ ਆਪਣੇ ਤੇ ਅਧਾਰਿਤ ਹੁੰਦੇ ਨੇ serial ਵੀ

ਹਾਂਜੀ ਭਾਜੀ ਠੀਕ ਓ ਕੀ ਹਾਲ ਹੈ ਵੀਰੇ ਨਿਤਿਨ ਵੀਰੇ ਠੀਕ ਓ ਵਧੀਆ ਜੀ ਵਧੀਆ ਹੋਰ ਸਭ ਵਧੀਆ ਜੀ ਹਾਂਜੀ ਸਭ ਵਧੀਆ ਤੁਸੀਂ ਸੁਨਾਉ ਘਰ ਪਰਿਵਾਰ ਕਿਵੇਂ ਸਭ ਵਧੀਆ ਹਾਂਜੀ ਹਾਂਜੀ ਘਰ ਪਰਿਵਾਰ ਵੀ ਵਧੀਆ ਜੀ ਹੋਰ ਤੁਹਾਡੇ ਠੀਕ ਏ ਜੀ ਘਰ ਪਰਿਵਾਰ ਸਾਰੇ ਜੀ ਠੀਕ ਏ ਬੱਸ ਠੀਕ ਏ ਹੋਰ ਕਿੱਥੇ

ਹਾਂਜੀ ਪਟਿਆਲੇ ਆਏ ਪਏ ਆ ਪਟਿਆਲੇ ਠੀਕ ਏ ਠੀਕ ਏ ਠੀਕ ਏ ਹੋਰ ਫੇਰ ਕਿੱਥੇ ਇਸ time

ਅਸੀਂ ਇੱਧਰ ਆ ਆਪਣਾ ਲੀਲਾ ਭਵਨ ਵਾਲੀ side ਅੱਛਾ ਜੀ ਅੱਛਾ ਬਾਈ ਵਧੀਆ shopping ਕਰਨ ਆਏ ਓ ਹੈ ਤੁਸੀਂ ਹਾਂਜੀ shopping ਵੀ ਕਰਨ ਲਈ ਆਏ ਆ ਜੀ

ਨਾ ਨਾ ਵਿਆਹ ਦਾ ਨੀਂ shopping ਈ ਏ ਜੀ family ਨਾਲ shopping ਹੀ ਕਰਨ ਆਇਆ ਜੀ ਅੱਛਾ ਵੈਸੇ ਹੀ shopping ਆਏ ਹੋ ਠੀਕ ਏ ਠੀਕ ਏ ਠੀਕ ਏ ਵੈਸੇ ਮੈਂ ਤੁਹਾਡੇ ਪਟਿਆਲੇ ਸ਼ਹਿਰ ਚ ਬੜਾ ਵਧੀਆ food ਮਿਲਦਾ food ਹਾਂਜੀ ਖਾਣ ਪੀਣ ਦੀਆਂ ਹੈਗੀਆਂ ਜੀ ਇੱਥੇ ਬਿਲਕੁਲ famous places ਹੈਗੀਆਂ ਬੜੀਆਂ ਤੇ ਤੁਸੀਂ ਕਿੱਥੇ family ਨਾਲ ਬੈਣਾ restaurant ਬਹੁਤ ਵਧੀਆ ਨੇ ਇੱਥੇ ਪਟਿਆਲੇ ਵਿੱਚ ਆਪਣਾ ਤੁਸੀਂ ਲੀਲਾ ਭਵਨ ਕੰਨੀ ਉੱਥੇ Gopal sweets ਬਹੁਤ famous ਹੈ ਤੇ Gopal sweet ਤੇ ਉੱਥੇ ਰਸ ਮਲਾਈ ਉਹਦੀ ਉਹਦਾ lunch ਹੋ ਗਿਆ lunch ਬਹੁਤ ਵਧੀਆ ਵੈਸੇ ਵੀ ਹੁਣ lunch ਦਾ time ਹੋਇਆ ਪਿਆ ਤੁਸੀਂ family ਨਾਲ ਬੈਕੇ lunch ਕਰ ਸਕਦੇ ਓ ਬਹੁਤ ਵਧੀਆ ਉੱਥੇ ਆ

ਉਹਨਾ ਦੀ environment ਬਹੁਤ ਵਧੀਆ ਉੱਥੇ ਦਾ fresh ਉਹਨਾ ਦੀ dishes ਮਿਲਦੀਆਂ ਸਾਰੀਆਂ

ਤੇ ਬਾਕੀ ਉਹਨਾ ਦਾ ਜਿਹੜਾ ਸਵਾਦ ਏ ਖਾਣ ਦਾ ਉਹ ਵੀ ਬਹੁਤ ਵਧੀਆ ਉੱਥੇ ਕਿਉਂਕਿ ਮੈਂ ਵੀ ਕਈ ਵਾਰੀ visit ਕੀਤਾ

ਤੇ ਮੈਨੂੰ ਬਹੁਤ ਵਧੀਆ ਲੱਗਿਆ ਫੇਰ ਮੈਂ ਹੁਣੀ last week ਹੀ ਸਗੋ ਹਜੇ visit ਕਰਕੇ ਆਇਆ Gopal sweet ਤੇ ਤੇ ਸਾਡਾ ਇੱਕ family function ਸੀ get to gather ਸੀ ਛੋਟੀ ਉੱਥੇ ਅਸੀਂ party ਰੱਖੀ ਸੀਗੀ ਇਹੀ ਕੁੱਝ twenty to twenty five ਅਸੀ ਸੀਗੇ person and ਬਹੁਤ ਵਧੀਆ ਉੱਥੇ ਅਸੀਂ ਆ dinner ਕੀਤਾ ਸੀਗਾ ਬਹੁਤ ਵਧੀਆ ਲੱਗਿਆ ਉਹਨਾ ਦਾ dinner ਤੇ ਉਹਨਾ ਦੀ ਸਾਫ਼ ਸਫਾਈ ਦਾ ਧਿਆਨ ਤੇ ਆ ਬੱਸ ਜੇ ਤੁਸੀਂ ਉੱਥੇ ਜਾਣਾ ਚਾਉ ਤਾਂ ਬਿਲਕੁਲ ਜਾ ਸਕਦੇ ਓ ਮੈਂ ਤੁਹਾਨੂੰ prefer ਕਰਾਂ ਗਾ Gopal sweet ਤੇ

snacks ਖਾਣੇ ਏ ਤੁਸੀਂ ਜੇ snacks ਖਾਣੇ ਤਾਂ ਤੁਸੀਂ ਉੱਥੇ ਆ ਲੀਲਾ ਭਵਨ ਅੰਦਰ market ਬਹੁਤ ਵਧੀਆ ਆ dominos pizza ਵਗੈਰਾ ਹੋ ਗਏ ਜਿਵੇਂ ਆਪਣੇ ਅੱਜਕਲ ਦੇ youth ਦੇ ਜੇ ਤੁਹਾਡੇ ਨਾਲ ਬੱਚੇ ਵੀ ਹੈਗੇ ਨੇ ਤਾਂ ਹੋਰ brother sister ਏ ਤੁਹਾਡੇ

ਸਕਦੇ ਏ ਉੱਥੇ ਅੰਦਰ snacks ਲਈ roll nations ਹੈਗੇ ਏ pizza sector ਬਣੇ ਏ dominos ਹੋ ਗਿਆ Boston bites ਹੋ ਗਿਆ and ਪੀ ਆ hungry point ਹੋ ਗਿਆ ਤੇ ਬਹੁਤ ਵਧੀਆ family ਵੀ ਉੱਥੇ ਬੈ ਸਕਦੀ ਏ "snacks ਵਗੈਰਾ ਬਹੁਤ ਵਧੀਆ provide ਕਰਦੇ ਏ ਉਹ ਤੇ ਜੇ ਤੁਸੀਂ ਇੱਥੇ ਨਹੀਂ ਜਾਣਾ ਚਾਹਂਦੇ ਥੋੜੀ ਜੀ ਅੱਗੇ ਜਾਉ ਗਏ ਬਾਈ number ਪੂਲ ਉਤਰ ਕੇ ਨੀਚੇ jaggi sweet ਵੀ family restaurant ਏ sahni bakery ਵੀ family restaurant ਏ and ਉਸੀ market ਵਿੱਚ ਹੋਰ ਵੀ ਬਥੇਰੇ ਹੈਗੇ ਨੇ snacks ਵਾਲੇ ਵੀ and lunch dinner breakfast ਵਾਲੇ ਵੀ ਹੈਗੇ restaurant ਸਾਰੇ ਤੇ ਜੇ ਤੁਹਾਡਾ plain lunch ਦਾ ਜਾਂ snacks ਖਾਣੇ ਏ ਤੁਸੀਂ jaggi ਤੇ ਬੈ ਸਕਦੇ ਓ jaggi ਵੀ ਬਹੁਤ ਵਧੀਆ place ਏ ਬਾਈ number jaggi

ਤੇ ਸਾਫ਼ ਸਫਾਈ ਦਾ ਪੂਰਾ ਧਿਆਨ ਰਖਦੇ ਹੈ ਉਹ ਖਾਣੇ ਵਿੱਚ ਠੀਕ ਏ ਵੀ snacks ਮੈਨੂੰ ਇਹ ਸਮਜਾਉ ਕੀ ਆਪਾਂ ਨੂੰ snacks ਵਿੱਚ ਕਿਵੇਂ ਕਿਵੇਂ ਕੀ ਕੀ ਮਿਲੂਗਾ ਕੀ ਲਾ ਲੋ ਬੀ ਕਿਵੇ ਮੈਨੂੰ ਪਤਾ ਨੀਂ ਨਾ ਹਜੇ ਪਟਿਆਲੇ ਬਾਰੇ ਕੀ ਆਪਾਂ ਨੂੰ snacks ਵਿੱਚ ਕਿੰਨੇ ਤਰਾਂ ਦੇ ਉਹ ਮਿਲੇਗੇ dishes ਮਿਲੇਗੀ

ਹਾਂਜੀ ਹਾਂਜੀ food best provide ਕਰਦੇ ਏ ਉਹ snacks ਵਿੱਚ ਤੁਸੀਂ ਲਾ ਲੋ spring roll ਹੋ ਗਏ veg rolls ਵਗੈਰਾ ਚਲਦੇ ਏ ਅੱਜਕਲ ਬਹੁਤ families ਮੰਗਾਂਦੀਏ dry Manchurian ਹੋ ਗਿਆ ਟਿੱਕੀ ਹੋ ਗਈ ਆ noodles ਹੋ ਗਏ ਆਪਣੇ ਆਟਾ noodles ਵਗੈਰਾ ਹੋ ਗਏ soft drinks ਹੋ ਗਈਆਂ snacks ਵਿੱਚ ਆ ਸਭ ਕੁੱਝ ਬਹੁਤ ਵਧੀਆ ਉਹਨਾ ਦੇ ਚਾਟ ਪਾਪੜੀ ਗੋਲ ਗਪੇ ਬਹੁਤ ਵਧੀਆ ਉੱਥੇ jaggi sweets ਤੇ sahni bakery ਤੁਸੀਂ ਜਾ ਸਕਦੇ ਓ ਖਾ ਸਕਦੇ ਓ ਦਹੀ ਭਲਾ ਵਗੈਰਾ ਬਹੁਤ ਵਧੀਆ snacks ਦੇ ਤੋਰ ਤੇ ਤੇ ਤੇ ਜੇ lunch ਦੀ ਗੱਲ ਕਰੀਏ lunch ਵਿੱਚ ਵੀ ਉਹ ਤੁਹਾਨੂੰ ਆ ਸਾਹੀ ਪਨੀਰ dishes Manchurian ਹੋ ਗਿਆ ਆ ਆਪਣਾ ਚਾਂਪ ਹੋ ਗਈ ਉਸ ਤੋਂ ਬਾਅਦ ਤਵਾ ਤਵਾ ਰੋਟੀ ਹੋ ਗਈ ਉਹਨਾ ਦੀ and ਆ ਲਛਾ ਪਰਾਂਠਾ ਵਗੈਰਾ ਸਭ ਕੁੱਝ ਉਹਨਾ ਕੋਲ available ਹੈ ਉੱਥੇ ਤੁਸੀਂ ਜੋ ਮਰਜੀ ਖਾ ਸਕਦੇ ਓ ਆਪਾਂ ਨੂੰ ਕਿਵੇਂ ਸਿਰ

ਪਰ ਪਲੇਟ

ਕਿਵੇਂ ਕਿਵੇਂ plates ਦੇ ਵਿੱਚ ਕੀ ਕੀ ਹੁੰਦਾ ਕਿੰਨੇ ਤਰ੍ਹਾਂ ਦੇ ਆਪਾਂ ਨੂੰ ਉਹ ਮਿਲਣ ਗੇ ਆ vegetables ਮਿਲਣਗੇ ਕਿੰਨੀ ਤਰ੍ਹਾਂ ਦੀ ਆਪਾਂ ਨੂੰ ਰੋਟੀ ਮਿਲੂਗੀ ਹਾਂ ਜੇ ਤੁਸੀਂ ਥਾ ਆ ਥਾਲੀ ਲੋ ਗਏ ਤਾਂ ਥਾਲੀ ਵਿੱਚ ਤੁਹਾਨੂੰ ਤਿੰਨ ਤੋਂ ਚਾਰ dishes ਆ ਸਭਜੀਆਂ ਮਿਲ ਜਾਣ ਗਿਆ and ਨਾਲ ਤੁਹਾਨੂੰ ਉਹਦੇ roti's ਮਿਲ ਜੇ ਗਿਆ ਜੀਵਾਂ ਲਛੇ ਪਰਾਂਠੇ ਹੋ ਗਏ ਮੇਰੇ ਖਿਆਲ ਨਾਲ ਚਾਰ ਲਛੇ ਪਰਾਂਠੇ ਮਿਲ ਜਾਨੇ ਏ and butter ਨਾਨ ਮਿਲ ਜਾਨੇ ਏ ਪੰਜ ਤੇ ਉਸ ਤੋਂ ਬਾਅਦ plain roti's ਏ ਜਿਹੜੀਆ ਉਹ ਵੀ ਮਿਲ ਜਾਂਦੀਆ ਤੁਹਾਨੂੰ ਉਸ ਚ ਮਤਲਬ ਹਰ ਤਰ੍ਹਾਂ ਦੀ variety ਥਾਲੀ ਵਿੱਚ ਵੀ ਮਿਲ ਜਾਂਦੀ ਏ ਤੁਸੀਂ ਕਿੰਨੇ ਵੈਸੇ ਜੇ ਤੁਸੀਂ family member ਜੇ ਚਲੋ ਪੰਜ ਤੋਂ ਦੱਸ ਵੀ ਹੋਉਗੇ ਤੁਸੀਂ ਚਾਰ ਥਾਲੀਆਂ ਮੰਗਾ ਕੇ ਉਸ ਚ ਹੀ ਤੁਹਾਨੂੰ ਬਹੁਤ ਵਧੀਆ ਆ ਖਾਂ ਨੂੰ ਮਿਲ ਜੇ ਗਾ ਵੀ ਥਾਲੀ ਏ ਜਿਹੜੀਆ ਉਸ ਚ ਸਭਜੀਆਂ ਵੀ quantity ਉਹਨਾ ਦੀ ਬਹੁਤ ਵਧੀਆ ਆਂਦੀ ਏ and ਉਹਨਾ ਦਾ taste ਤੁਸੀਂ ਕਰਕੇ ਦੇਖੋ ਮੈਂ ਤੁਹਾਨੂੰ prefer ਕਰਾਗਾ jaggi ਜਾਂ sahni ਤੇ ਵੀ ਜਾ ਸਕਦੇ ਤੁਸੀਂ ਬਾਈ number ok ਇੱਕ ਭਾਜੀ ਮੈਨੇ ਸੁਣਿਆ ਤੁਹਾਡੇ ਉਰੇ ਪਟਿਆਲੇ ਚ nick bakers ਨੇ ਉਹ ਬੜੇ famous ਨੇ ਹਾਂ ਬਿਲਕੁਲ ਬਿਲਕੁਲ nick bakers nick bakers actually Australia ਦੀ company ਏ ਉਹ Australia ਵਲੋ ਉਹਨਾ ਦੀ bakery ਖੁਲੀ ਹੋਈ ਏ ਤੇ ਬਹੁਤ ਵਧੀਆ ਉਹ ਵੀ ਉਹਨਾ ਦੇ ਵੀ ਬੱਸ ਉਹਨਾ ਦੇ rates ਥੋੜੇ high ਏ ਪਰ ਉਹਨਾ ਦੇ ਵੀ ਆ

ਹਾਂਜੀ ਜਿਵੇਂ ਆਪਾਂ ਲਾ ਲੀਏ costly ਏ ਪਰ ਹੈ ਬਹੁਤ ਵਧੀਆ

ਤਾਂ ਫੇਰ ਉਹ ਆ ਇਹ ਹੈ ਕੀ places ਤੇ visit ਕਰ ਕੇ ਜਾਂਦੇ ਏ ਜਰੂਰ ਖਾਣ ਪੀਣ ਲਈ ਰੁਕਦੇ ਏ ਪਰ ਚਲੋ ਜਿਹੜੇ ਤਾਂ ਚਲੋ ਅਮੀਰ ਹੁੰਦੇ ਏ ਉਹ ਥੋੜੇ ਵੱਡੇ restaurant HI FI prefer ਕਰਦੇ ਏ ਉਹਨਾ ਵਧੀਆ sitting ਮਿਲੇ ਵਧੀਆ ਉਹਨਾ ਨੂੰ ਆ service ਮਿਲ ਜੇ ਤੇ nick bakers ਵੀ ਠੀਕ ਏ ਬਹੁਤ ਵਧੀਆ ਤੇ ਤੁਸੀਂ afford ਕਰ ਸਕਦੇ ਓ ਤਾਂ ਮੈਂ ਇਹ ਨਹੀਂ ਕਹਿੰਦਾ ਕੀ ਤੁਸੀਂ ਨਾ ਜਾ ਕੇ ਆਉ ਉੱਥੇ ਜਾ ਸਕਦੇ ਓ ਬਿਲਕੁਲ ਤੇ ਠੀਕ ਏ ਹੋਰ ਵੀ ਮੈਨੂੰ ਦੱਸੋ ਵੀ ਪਟਿਆਲੇ ਚ ਹੋਰ ਵਧੀਆ ਆਪਾਂ ਕੋਈ burger ਵਗੈਰਾ ਮੈਨੂੰ ਇਹ ਦੱਸੋ ਹਾਂ ਬਿਲਕੁਲ ਆ

ਬਿਲਕੁਲ ਆ ਆਪਣਾ ਜੇ ਤੁਸੀਂ burger ਟਿੱਕੀ pizza ਵਗੈਰਾ ਦੀ ਗੱਲ ਕਰੋ ਤਾਂ ਉਹ ਤਾਂ ਵੈਸੇ famous ਤਾਂ ਲੀਲਾ ਭਵਨ ਵੱਲ ਹੀ ਹੈ ਸਾਰਾ ਕੁੱਝ ਅੰਦਰ ਹੀ market ਬਣੀ ਹੋਈ ਏ proper ਜਿਹੜੇ pizza ਸੇਕਟਰ ਵਗੈਰਾ ਸਾਰੇ ਉੱਥੇ ਈ ਨੇ

food ਆ fast food ਬਹੁਤ ਜਿਆਦਾ ਚੱਲਣ ਗਏ ਅੱਜਕਲ ਕਿਉਂਕਿ ਜਿਹੜੀ ਅੱਜਕਲ ਦੀ youth ਏ ਉਹ ਬਹੁਤ ਇੰਨੁ preference ਦਿੰਦੀ ਏ ਪਹਿਲਾਂ ਕੀ ਚਲੋ ਜਿਹੜੇ student studies ਕਰ ਰਹੇ ਨੇ

ਆਪਾਂ ਵਿੱਚ ਰਹਿ ਕੇ ਖਾ ਲੀਏ ਤਾਂ best ਏ ਜੇ ਆਪਾਂ ਜਿਆਦਾ ਵੀ food ਏਵੈ ਦੇਖਾਗੇ ਯਾ ਇਹਨੂੰ ਖਾਵਾਗੇ ਆਪਣੀ body ਲਈ ਹਾਨੀਕਾਰਕ ਹੋਏਗਾ ਕੀ ਆਪਾਂ ਨੂੰ ਇੰਨਾ ਵੀ ਨਹੀਂ junk food ਚ ਜਾਣਾ ਚਾਹੀਦਾ ਆਪਾਂ snacks ਦੀ ਗੱਲ ਕਰੀਏ ਆਪਾਂ ਨੂੰ ਵਧੀਆ quality ਦੇ ਆਪਾਂ lunch ਲੈ family ਨਾਲ ਕਰ ਲਈਏ ਉਹ ਆਪਣੇ ਲਈ best ਏ ਕੀ ਆਪਾਂ ਜੇ ਜਿਆਦਾ ਦੇਖੀਏ ਕੀ ਜਿਵੇਂ ਅੱਜ ਦੀ ਪੀੜੀ ਦੇਖੋ coke ਹੋ ਗਿਆ burger ਪਿਜ਼ੇ ਵੀ ਚੱਲਦੇ ਨੇ ਹੋਰ ਕੋਈ ਵੀ ਖਾਂਦਾ ਵੀ ਨੀਂ

ਤਾਂ ਹੁਣ ਕੱਲ ਅੱਜਕਲ ਦਾ environment ਹੋ ਗਿਆ ਕੀ ਸਭ ਕੁੱਝ sitting ਦੇ base ਤੇ ਆ ਗਿਆ ਸਭ ਕੁੱਝ jobs ਵੀ ਕਰਲੋ ਉਹ ਵੀ sitting ਹੋ ਗਿਆ ਸਭ ਕੁੱਝ ਤੇ ਬੰਦਾ time ਵੀ ਨਹੀਂ ਮਿਲ ਪਾਂਦਾ proper ਕੀ ਬੰਦਾ ਸੈਰ ਕਰਨ ਜਾ ਸਕੇ ਸਵੇਰੇ ਜਾ exercise ਕਰਨ ਜਾ ਸਕੇ ਤਾਂ fast food ਐਸੀ ਜਗ੍ਹਾ ਹਜਮ ਵੀ ਨਹੀਂ ਹੁੰਦਾ proper ਸਾਡੇ ਸਿਧਾ heart ਤੇ ਅਸਰ ਕਰਦਾ ਉਹ ਸਾਡੇ liver ਤੇ effect ਪਾਂਦਾ ਬਿਲਕੁਲ ਪਰ ਆ ਜੇ

ਜਾਏ ਤਾਂ ਅੱਜਕਲ ਦੇ ਛੋਟੇ ਬੱਚੇ ਵੀ ਆ ਆ ਜੇ ਦੇਖਿਆ ਜਾਏ ਤਾਂ ਉਹ fast food ਖਾਂ ਲੱਗ ਜਾਂਦੇ ਏ cold drink ਪੀਣ soft drink ਪੀਣ ਲੱਗ ਜਾਂਦੇ ਏ

ਹਾਂਜੀ ਇਹ ਤਾਂ ਗੱਲ ਤੁਹਾਡੀ ਠੀਕ ਏ ਜੀ ਪਰ ਆਪਾਂ ਨੂੰ ਏਵੈ ਏ ਕੀ ਆਪਾਂ ਨੂੰ ਵਧੀਆ food ਮਿਲ ਜਾਏ ਆਪਣੇ ਸੇਹਤ ਵਾਸਤੇ ਵਧੀਆ ਹੋਵੇ and ਕੀ ਆਪਣੇ ਸਾਰੇ parts ਵਾਸਤੇ ਵੀ ਵਧੀਆ ਹੋਵੇ ਇਹ ਕੀ ਆਪਾਂ ਘਰੇ family ਨਾਲ ਖਾਈਏ ਵੀ ਬੜੀ ਅੱਛੀ ਗੱਲ ਏ ਘਰੇ ਬਣਾ ਕੇ ਖਾਈਏ ਉਸ ਵਰਗੀ ਵੀ ਮੋਜ ਨਹੀਂ ਹੈਗੀ ਉਹਦੇ ਚ ਵੀ ਬਹੁਤ benefits ਨੇ ਬਾਹਰ ਨਾਲੇ junk foods ਕਿਵੇਂ ਬਣਾਂਦੇ ਨੇ ਕਿਵੇਂ ਦੀ ਕੋਈ ਸਫਾਈ ਵੀ ਆਪਾਂ ਕਿਹੜਾ ਦੇਖਣ ਜਾਂਦੇ ਆ ਕੋਈ maintenance ਨੀਂ ਕੋਈ ਕੁੱਝ ਨੀ ਇਸ ਲਈ ਆਪਾਂ ਨੂੰ ਦੇਖਣਾ ਚਾਹੀਦਾ ਕੀ ਆਪਾਂ ਨੂੰ ਵਧੀਆ ਆਪਾਂ ਨੂੰ ਚੀਜ provide ਹੋਵੇ ਜੋ ਆਪਣੇ ਲਈ benefit ਹੋਵੇ ਆਪਣੇ family ਲਈ ਵੀ benefit ਹੋਵੇ ਆਪਣੀ body ਲਈ ਵੀ benefit ਹੋਵੇ ਹਮ ਹਮ ਹਮ ਜੀ ਬਿਲਕੁਲ ਬਿਲਕੁਲ ਬਿਲਕੁਲ ਮੈਂ ਉਹੀ ਮੈਂ ਸਗੋ ਬੈਕਿੰਗ classes ਮੈਂ ਵੀ ਸ਼ੁਰੂ ਕੀਤੀਆ ਸੀ ਪਹਿਲਾਂ ਆ ਮੈਂ join ਕੀਤੀਆ ਸੀ ਮੈਂ ਚਲੋ ਬੱਚਿਆਂ ਲਈ cake ਬਣਾਇਆ ਕਰਾਗੇ ਕੋਈ family relative ਆ ਜਾਂਦੇ ਏ ਮੈਂ cake ਈ classes start ਕੀਤੀਆ ਸੀਗੀਆ ਤੇ ਪਰ ਆ ਚਲੋ ਮੈਂ try ਵੀ ਕੀਤਾ ਮੈਂ ਆਪਣਾ cake ਵਗੈਰਾ ਬਣਾਨ ਲਈ ਬਹੁਤ ਵਧੀਆ ਮੈਨੇ ਬਣਾਇਆ ਵੀ ਇਸ ਤੇ ਅਸੀਂ business ਵੀ ਖੋਲ ਸਕਦੇ ਆ cake ਵਗੈਰਾ ਦਾ ਜੇ ਦੇਖਿਆ ਜਾਵੇ ਕੀ cake ਬਣਾ ਕੇ ਅੱਜਕਲ ਲੋਕੀ online cake sale ਕਰਦੇ ਆ ਆਪਣੇ pastries ਵਗੈਰਾ sale ਕਰਦੇ ਆ ਬਹੁਤ ਵਧੀਆ ਚੀਜ ਏ ਇਹ ਅੱਜਕਲ ਦੇ youth ਨੂੰ ਸਿਖਣੀ ਚਾਹੀਦੀ ਏ ਮੈਂ ਤਾਂ ਕਹਿਨਾ ਕੀ ਉਹਨਾ ਨੂੰ food ਆਪ ਤਿਆਰ ਕਰਨਾ ਚਾਹੀਦਾ ਘਰੇ ਘਰ ਆ ਅੱਜਕਲ ਸਭ ਕੁੱਝ ਦੁਕਾਨਾ ਤੋਂ readymade ਬਣਾਇਆ ਬਣਾਇਆ ਲੈ ਆਂਦੇ ਏ ਉਹ ਇਹ ਚੀਜ ਨਹੀਂ ਸਹੀ ਉਹਨਾ ਨੂੰ raw material ਲਿਆਣਾ ਚਾਹੀਦਾ Maggi ਹੋ ਗਾਈ pasta ਹੋ ਗਿਆ ਉਹ ਘਰ

ਠੀਕ ਏ ਭਾਜੀ ਤੁਹਾਡੀ ਗੱਲ ਵੀ ਆਪਾਂ ਨੂੰ ਕੁੱਝ ਸਿਖ ਕੇ ਬੜੀ ਅੱਛੀ ਗੱਲ ਏ ਕੀ ਤੁਸੀਂ cake ਸਿਖੇ ਪਏ ਪਰ ਇਹ ਦੇਖੋ ਵੀ ਆਪਾਂ ਜਿਵੇਂ ਉਹ readymade ਲੈ ਆਂਦੇ ਆ ਜਾ ਆਪਾਂ readymade ਖਾ ਲੈਂਦੇ ਆ ਆਪਣੇ ਲੀਏ ਬਹੁਤ effectible ਏ ਕੀ ਆਪਣੀ body ਵਾਸਤੇ ਆਪਣੀ ਪੂਰੀ family ਵਾਸਤੇ effectible ਏ ਪਰ ਇਸ ਚੀਜ ਤੋਂ ਬਹੁਤ ਬੁਰੇ ਇੱਕ benefit ਤਾਂ ਇਹ ਹੈ ਕੀ ਆਪਾਂ ਨੂੰ ਜੇ ਅੱਛੇ level up ਦੇ ਕਿਸੇ restaurant ਤੇ ਜਾ ਕੇ ਆਪਾਂ lunch ਕਰੇ ਆਈਏ dinner ਕਰੇ ਆਈਏ ਮੈਂ ਵੀ classes join ਕੀਤੀਆ ਸੀ ਮੈਂ ਵੀ ਸਿਖਿਆ ਸੀ ਵਗੈਰਾ burger ਇੱਕ ਤਾਂ noodles ਬਣਾਉਣੇ ਪਰ ਇਹ ਹੈ ਕੀ benefits ਤਾਂ ready ਹੋਏ ਗਾ ਬਿਲਕੁਲ ਹੀ ਗੁਰੇਜ ਕਰਦੇ ਆ ਕਿਉਂਕਿ ਆਪ ਹੀ ਬਣਾ ਕੇ ਖਾਈਏ ਵਧੀਆ ਕਿਉਂਕਿ ਉਹਦੇ ਵਰਗੀ ਰੀਸ ਨਹੀਂ ਏ ਕਿਉਂਕਿ ਸਾਰੇ ਵੀ ਖਾ ਲੈਣ ਗੇ ਨਾਲੇ ਅੱਛਾ ਵੀ ਹੁੰਦਾ ਘਰ ਦਾ ਕਿਉਂਕਿ ਬੰਦੇ ਨੂੰ ਆਪਣੇ ਆਪ ਪਤਾ ਹੁੰਦਾ ਕੀ ਕੀ ਆਪਾਂ ਵਿੱਚ ਪਾਇਆ ਹੁੰਦਾ ਕੀ ਕੀ ਆਪਣੇ benefits ਨੇ ਆਪਾਂ ਨੂੰ ਕੀ ਪਤਾ ਬਜ਼ਾਰ ਦੇ ਕੀ ਨੇ ਬਣਾਉਂਦੇ ਨੇ ਕੀ ਪਾਉਂਦੇ ਨੇ ਆਪਾਂ ਨੂੰ ਉਸ ਬਾਰੇ ਕਿਹੜਾ ਕੁੱਝ ਪਤਾ